ਠੀਕ ਏ ਹੁਣ ਜਿਵੇਂ ਇੱਕ ਦੀਦੀ ਹੋਰ ਮਤਲਬ ਕੀ ਜਿਵੇਂ ਹੁਣ ਆਪਾਂ bridal ਤੇ ਜਾਣੇ ਆ

ਆਪਣਾ hair style ਕਿਵੇਂ ਦਾ ਹੋਣਾ ਚਾਹੀਦਾ ਏ ਜਾਂ ਆਪਾਂ ਕਿਵੇਂ ਦਾ ਹੁਣ ਆਪਾਂ suit ਸਲਵਾਰ ਪਾਹ ਰਹੇ ਏ ਤਾਂ ਆਪਾਂ ਨੂੰ ਵਾਲ ਖੁੱਲੇ ਹੀ ਰੱਖਣੇ ਚਾਹੀਦੇ ਏ ਕੇ ਐਵੇ ਬੰਨ ਕੇ ਹੀ ਜਾਣਾ ਚਾਹੀਦਾ ਏ suit ਦੇ ਨਾਲ ਤਾਂ ਜਿਵੇਂ ਆਪਾਂ ਜੂੜਾ ਕਰ ਸਕਦੇ ਹੈਗੇ

ਲਹਿੰਗੇ ਦੇ ਨਾਲ ਆਪਾਂ hair ਖੋਲ ਵੀ ਸਕਦੇ ਹਾਂ front ਤੋ ਕੋਈ hair style ਬਣਾ ਸਕਦੇ ਹੈਗੇ

ਹਾਂ ਜਿਵੇਂ ਆਪਾਂ ਸਾਹਮਣੇ ਬੈਠੇ mirror ਚ face according ਹੀ hair style ਬਣਾਕੇ ਦੇਖ ਸਕਦੇ ਹਾਂ ਵੀ ਆ ਅੱਛਾ ਲੱਗਦਾ

ਹਾਂ suit ਨਾਲ hair ਖੁੱਲੇ ਨਹੀਂ ਅੱਛੇ ਨਹੀਂ ਲੱਗਦੇ ਜਿਆਦਾ ਜਿਆਦਾ

ਤੇ ਜੇ ਆਪਾਂ ਸਾੜੀ ਵਗੈਰਾ wear ਕਰਨੀ ਹੋਵੇ ਫ਼ੇਰ ਉਹਦੇ ਤੇ ਹੀ ਜੂੜਾ ਹੀ ਅੱਛਾ ਲੱਗੂਗਾ

ਨਹੀਂ ਲੰਬੇ ਵੀ ਵਧੀਆ ਲੱਗਣਗੇ

ਤੇ ਉਹਦੇ ਨਾਲ ਸਾੜੀ ਦੇ ਨਾਲ ਜਿਵੇਂ ਆਪਾਂ ਨੇ makeup ਕਰਨਾ ਫ਼ੇਰ ਉਹ ਆਪਾਂ ਕਿਵੇਂ ਦਾ ਕਰੇਗਾ light ਆਂਲਾ dark ਆਲਾ ਉਹ night ਜੇ night makeup ਕਰਨਾ ਤਾਂ dark ਕਰੋਗੇ ਤੇ ਜੇ day ਕਰਨਾ ਤੇ light ਕਰੋਗੇ ਉਹ ਸਾੜੀ ਦੇ according ਏ

ਦੇ according ਵੀ ਹੁੰਦਾ ਜਿਵੇਂ mature age ਹੁੰਦੀ ਏ ਉਹ ਕਾਫ਼ੀ

age ਦੇ ਵੀ ਹੁੰਦੇ ਨੇ makeup ਕਰਾਦੇ ਹੈਗੇ ਉਹਨਾ ਦੇ ਵਿੱਚ ਕਈਆਂ ਦੇ ਜਿਆਦਾ makeup ਅੱਛਾ ਲੱਗਦਾ ਕਈਆਂ ਦੇ ਘੱਟ ਲੱਗਦਾ ਏ ਘੱਟ ਅੱਛਾ ਲੱਗਦਾ ਹੁਣ ਜਿਵੇਂ ਦੀਦੀ ਇੱਕ ਹੁਣ ਜਿਵੇਂ ਬੰਦਾ ਹੁਣ ਇੱਕਦਮ ਕਾਲਾ ਏ ਸਾਵਲਾਂ ਏ ਉਹਦੀ skin ਪੂਰੀ black ਏ ਫ਼ੇਰ ਆਪਾਂ ਉਹਦੇ ਲਈ ਕੀ makeup use ਕਰਾਗੇ ਉਹਦੇ ਲਈ ਆਪਾਂ ਜਿਹੜੇ ਆਪਾਂ makeup ਲੈਣੇ ਹੈਗੇ ਉਹ ਸਾਰੇ makeup ਦਾ code ਬਣਾਕੇ ਮਤਲਬ ਕੇ front ਤੋ ਥੋੜਾ light ਫ਼ੇਰ dark ਫ਼ੇਰ ਉਸ ਤੋਂ dark

ਕਰਕੇ ਉਹਨਾ ਦੇ ਕਾਫ਼ੀ layer makeup ਦੀਆਂ ਉਹ ਜਾਦੀਆਂ ਨੇ ਉਹਦੇ ਕਰਕੇ

ਉਹਦਾ black ਏ ਉਹਨੂੰ ਆਪਾਂ ਲਕੋਨ ਵਾਸਤੇ ਬਹੁਤ ਜਿਆਦਾ ਮਤਲਬ ਕੀ ਉਹਦੇ ਤੇ ਮਿਹਨਤ

ਕਾਫ਼ੀ code ਹੁੰਦੇ ਏ ਉਹ ਲਗਾਨੇ ਪੈਂਦੇ ਏ face ਤੇ ਤੇ ਉਹਦੇ ਨਾਲ skin fair ਲੱਗਣ ਜਾਂਦੀ ਏ

ਰਾਤ ਨੂੰ ਜਦੋਂ ਆਪਾਂ ਜਾਂਦੇ ਹਾਂ ਫ਼ੇਰ ਵੀ black ਜਿਹੜੇ ਬੰਦੇ ਦੀ skin ਹੁੰਦੀ ਏ ਉਹ ਫੇਰ ਅੱਲਗ

ਹਮ ਹਮ ਕਿਉਂਕਿ dark skin ਐਵੇ ਹੀ ਅਹ

ਹੁਣ ਜਿਵੇਂ ਉਵੇਂ ਜੇ ਕੋਈ ਜਿਆਦਾ ਹੋ ਸੋਹਣਾ ਬੰਦਾ ਏ ਗੋਰਾਂ ਏ ਫ਼ੇਰ ਉਹਦੇ ਉੱਪਰ ਆਪਾਂ ਕਿਹਾ light ਜਾਂ makeup ਕਰਾਗੇ ਤਾਂ ਵੀ

light ਹਉਗਾ ਜੇ dark makeup ਕਰਾਗੇ ਤਾਂ ਉਸ ਦਾ ਪਟਾ ਲੱਗੇਗਾ makeup ਦਾ

ਮਤਲਬ ਕੀ ਏ ਆਪਣੇ skin ਦੇ according ਹੁੰਦਾ ਆਪਣਾ skin ਕਿਵੇਂ ਦਾ ਏ ਸਾਂਵਲਾ ਏ ਕੇ simple

ਤੇ ਉਹ ਕਰਾਂਗੇ ਹਾਂ skin ਦੇ according ਹੁੰਦਾ ਸਭ ਕੁੱਝ

fair skin ਏ ਵੀ ਉਹਦੇ ਤੇ ਜਿਆਦਾ dark makeup ਅੱਛਾ ਨਹੀਂ ਲੱਗਦਾ ਕਿਉਂਕਿ makeup ਚਮਕਦਾ ਏ

ਹਾਂ ਕਈਆਂ ਦੇ ਵਾਲ hair ਕਰਾਂਦੇ ਏ ਨਾ ਵੀ bleach ਨਾਲ ਜੋ ਜਾਂਦੇ ਏ

ਕੋਈ ਹੁਣ threading ਕਰਾਦਾਂ ਹੁਣ ਮੰਨਲੋ ਇੱਕ ਵਾਰੀ ਕਰਾਹ ਲੈਣੇ ਹਾਂ ਤਾਂ ਉਹ ਅੱਗਲੀ ਵਾਰੀ ਕਰਾਨੇ ਆਂ ਤੇ ਉਹਦੇ ਨਾਲੋਂ ਦੁੱਗਣੀ growth ਆਈ ਹੁੰਦੀ ਏ ਆਪਣੇਂ

ਜਿਵੇਂ ਹੁਣ ਆਪਾਂ ਨਹੀਂ ਕਰਾਦੇ ਉਦੋਂ ਆਪਣੇਂ ਵਾਲ hard ਨਹੀਂ ਹੁੰਦੇ ਘੱਟ

ਜਦੋਂ ਆਪਾਂ next time ਕਰਾਣੇ ਹਾਂ ਉਹਦੋ ਆਪਣੇਂ face ਤੇ thread threading ਵਾਲੀ ਜਗਾਂ ਤੇ ਜਿਥੇ ਵੀ ਆਪਾਂ thread ਲਗਾਨੇ ਹਾਂ ਕਈ ਜਗ੍ਹਾ ਐਵੇ ਤੇ thread ਲੱਗ ਜਾਂਦਾ ਆਪਣੇਂ ਮੱਥੇ ਤੇ ਵੀ ਉਥੇ ਨਹੀਂ ਵਾਲ ਹੁੰਦੇ ਵੀ ਉਥੇ ਵੀ ਵਾਲ ਆ ਜਾਂਦੇ ਏ

hard ਵਾਲ ਆਣ ਲੱਗ ਜਾਂਦੇ ਏ threading

ਹਾਂ ਜੇ ਨਹੀਂ ਵੀ ਕਰਾਦੇ ਆਪਣਾਂ face ਉਵੇਂ ਦਾ ਹੀ ਰਹਿੰਦਾ ਜਦੋਂ threading ਕਰਾ ਲੈਣੇ ਹਾਂ ਤਾਂ ਅੱਗਲੀ ਵਾਰ ਪਤਾ ਲੱਗਦਾ ਵੀ threading ਕਰਾਈ ਹੋਈ ਸੀ

ਆ ਗਿਆ eyebrow ਤੇ ਆ ਗਿਆ ਜਦੋਂ face ਵਗੈਰਾ ਤੇ ਕਰਾਨੇ ਏ ਫ਼ੇਰ ਮਤਲਬ ਕੀ ਜਿਵੇਂ ਹੁਣ upper lips ਕਰਾਲੇ ਫ਼ੇਰ ਉਥੇ ਵੀ ਐਵੇ growth ਜਿਆਦਾ ਆਜੁਗੀ ਹਾਂ ਉੱਥੇ ਵੀ growth ਜਿਆਦਾ ਆਂਦੀ ਏ ਕਿਉਂਕਿ upper lips ਤੇ ਵੈਸੇ ਹੁਣ ਆਪਣੇਂ ਵਾਲ ਦੇਖੋਗੇ ਆਪਾਂ ਕਦੇਂ ਕਰਾਦੇ ਨਹੀਂ ਜਦੋਂ ਦੇਖਦੇ ਹਾਂ ਤਾਂ ਵਾਲ ਆਪਣੇਂ ਘੱਟ ਹੁੰਦੇ ਏ

ਆਪਾਂ ਦੁਬਾਰਾ ਕਰਾਣੇ ਆਂ ਜੇ ਤਾਂ ਆਪਣੇ hair ਜਿਆਦਾ ਆਂ ਜਾਂਦੇ ਹੈਗੇ

ਕਿਉਂਕਿ ਕਿਤੇ ਕਿਤੇ ਆਉਣ ਦੇ ਨਾਲ ਪਤਾ ਲੱਗਣ ਲੱਗ ਜਾਂਦਾ ਵੀ upper lips ਕਰਾਈ ਏ

ਉਹਤੋ ਬਾਅਦ ਜ਼ਿਆਦਾ ਆਪਾਂ ਨੂੰ show ਹੋਣ ਲੱਗ ਜਾਂਦੇ ਏ ਵਾਲ ਹੁਣ ਆਪਾਂ ਨੂੰ show ਨਹੀਂ ਹੁੰਦੇ ਹੋਣੇ ਜਦੋਂ ਆਪਾਂ upper lips ਕਰਾਵਾਗੇ ਉਹਦੋ ਹੱਫਤੇ ਬਾਅਦ ਦੇਖਾਗੇ ਤਾਂ ਉੱਥੇ ਉੱਥੇ ਵਾਲ ਦੁਆਰੇ ਆਨਾ ਸ਼ੁਰੂ ਹੋ ਜਾਣਗੇ ਉਹ ਤੋ ਜਿਆਦਾ ਸ਼ੁਰੂ ਹੋਣਗੇ ਆਣੇ

ਫ਼ੇਰ ਇਹਦਾ ਕੋਈ ਉਹ ਤਾਂ ਨਹੀਂ ਹੈਗਾ ਕਰਾ ਸਕਦੇ ਏ ਨਹੀਂ ਕਰਾ ਸਕਦੇ ਏ

ਹੱਫਤੇ ਬਾਅਦ ਪੰਦਰਾਂ ਦਿਨ ਬਾਅਦ ਇੱਕ ਅੱਧਾ hair ਆਂਦਾ ਸਕਦੇ ਹਾਂ ਇਹਦਾ

ਇਹਦੀ ਪੰਜਵੇ ਛੇ ਵੇ ਦਿਨ ਤੋ ਆਣੇ start ਹੋ ਜਾਂਦੇ ਏ

ਕਟੋਰੀ wax ਹੁੰਦੀ ਏ ਇੱਕ ਜੇ ਉਹ ਕਰਾਦੇ ਹਾਂ upper lips ਤੇ ਤੇ ਉਹਦਾ ਹੱਫਤਾ ਦਸ ਦਿਨ ਬਾਅਦ ਸ਼ੁਰੂ ਹੁੰਦੇ ਹੈਗੇ

ਕਟੋਰੀ wax ਉਹੀ ਹੁੰਦੀ ਏ ਉਹ face ਤੇ ਹੁੰਦੀ ਏ

ਹੁੰਦੀ ਏ ਉਹਨੂੰ ਗਰਮ ਕਰਕੇ face ਤੇ ਲਗਾਕੇ ਰੱਖਦਿਆਂਗੇ ਉਹ

ਮਿੰਟ ਲਗਾਕੇ ਸੁੱਕਣ ਤੋਂ ਬਾਅਦ ਉਹਨੂੰ ਖਿੱਚ ਕੇ ਖਿੱਚਦੇ ਏ ਮਤਲਬ ਕੀ wax ਨੂੰ

ਉਹ upper lips ਤੇ ਕਰੀ ਜਾਂਦੀ ਏ face ਤੇ ਵੀ ਹੁੰਦੀ ਏ ਪੂਰੇ face ਤੇ ਵੀ ਕਰ ਸਕਦੇ ਹਾਂ ਆਪਾਂ

ਵਾਲ ਹੋਣਗੇ ਆਪਣੇਂ face ਤੇ ਉਹ ਸਾਰੇ ਨਿੱਕਲ ਜਾਣਗੇ

ਹਮ ਕਿਆ ਫਾਇਦਾ ਦੀਦੀ ਇਹਦਾ ਫਾਇਦਾ ਐਵੇ ਏ ਜੇ ਵਾਲ ਬਹੁਤ late ਆਂਦੀ growth ਆਂਦੀ growth ਆਂਦੀ ਬਹੁਤ ਘੱਟ

thread ਨਾਲ ਕਰਦੇ ਹਾਂ ਤਾਂ ਚੋਥੇ ਤੋ ਪੰਜਵੇਂ ਦਿਨ ਵਾਲ ਆਉਣੇ ਸੁਰੂ

ਹਾਂ ਉਹ ਜੜ ਤੋਂ ਵਾਲ ਖਿੱਚੇ ਜਾਂਦੇ ਏ

ਹੁੰਦੀ ਏ ਨਾ ਜਦੋਂ ਵਾਲ ਖਿੱਚਦੇ ਹਾਂ ਉਹ ਹਮੇਸ਼ਾ ਜੜ ਤੋ ਵਾਲ ਖਿੱਚੇ ਜਾਂਦੇ ਨੇ ਜਦੋਂ wax ਖਿੱਚਦੇ ਏ

ਖਿੱਚੀ ਜਾਂਦੀ ਏ wax ਉਤਾਰੀ ਜਾਂਦੀ ਏ ਮਤਲਬ ਕੀ

ਹਾਂ ਜੇ ਆਪਾਂ ਪੱਟੀ ਵਾਲੀ wax ਕਰਦਿਆ ਗਿਆ honey ਦੀ ਵਗੇਰਾ wax ਚੱਲੀਆਂ ਹੋਈਆਂ ਨੇ chocolate wax ਚੱਲੀ ਹੋਈ ਏ ਜੇ ਉਹ ਕਰਦੇ

ਪੱਟੀ ਲਗਾਕੇ ਫੇਰ ਖਿੱਚਦੇ ਹੈਗੇ ਮਤਲਬ ਉਹਦੇ ਨਾਲ ਜਲਦੀ ਆਂ ਜਾਂਦੇ ਨੇ ਜਿਹੜੀ ਕਟੋਰੀ wax ਹੁੰਦੀ ਏ ਉਹ face ਲਈ ਹੀ ਹੁੰਦੀ ਏ

ਹਾਂ apply ਕਰ ਸਕਦੇ ਆ ਉਸ ਚ

ਹਾਂਜੀ back hand ਤੇ

bridal makeup ਜੇ ਆਪਾਂ ਆਪਣਾ ਸਮਾਨ ਲੈਨੇ ਹਾਂ ਮਤਲਬ ਕੀ newly ਸਾਰਾ ਦੋ ਹਜ਼ਾਰ ਤੱਕ ਮਿਲ ਜਾਂਦਾ ਏ

ਕਾਰਨਾਵੇ ਜੇ ਕਿਸੇ ਤੋ ਕਾਰਨਾਵੇ ਮਤਲਬ ਕੇ ਆਪਣਾ ਉਹ ਵੀ ਹੋ ਜਾਂਦਾ ਦੋ ਹਜ਼ਾਰ ਦਾ ਖਰਚਾ ਏ ਜੇ ਕਿਸੇ ਤੋ ਮਤਲਬ ਕੀ ਸਮਾਨ ਲੈਕੇ ਕਰਾਣੇ ਹਾਂ ਕਿਸੇ ਦਾ ਸਮਾਨ ਆਪਾਂ bridal makeup ਕਰਾਨੇ ਆ ਉਹ ਵੀ

ਜੇ ਮਤਲਬ ਉੱਝ party wear ਦੀ ਤਿਆਰ ਹੋਣਾ ਹੋਵੇ ਫੇਰ ਉਹਦਾ ਖਰਚਾ ਕਿੰਨਾ ਕ ਹੋ ਜਾਂਦਾ ਏ

ਜੇ ਮਤਲਬ ਕੇ ਉਹਨਾ ਦਾ ਸਮਾਨ ਹੋਵੇ ਜੇ ਆਪਾਂ ਨੇ makeup ਕਰਾਣਾ ਏ ਤਾਂ ਉਹਦੇ ਵਿਚ ਹਜ਼ਾਰ ਪੰਦਰਾਂ ਸੋ ਰੂਪਏ ਖਰਚਾ ਆਂ ਜਾਂਦਾ ਏ ਜੇ ਉਹਨਾ ਦਾ

ਬੱਸ normal makeup ਕਰਿਆ ਜਾਂਦਾ ਏ ਉਹਦੇ ਵਿੱਚ bleach ਤੇ facial ਦਾ ਉਹਨਾ ਤੇ ਆਪਣਾ ਖੁੱਦ ਦਾ ਖਰਚਾ ਹੁੰਦਾ ਉਹਦਾ

ਹਾਂ ਸਿਰਫ਼ ਉਹਨਾ ਦਾ makeup ਦਾ ਹੀ ਹੁੰਦਾ ਏ makeup ਦਾ ਹੀ ਹੁੰਦਾ ਮਤਲਬ ਗੱਲ ਕਰ ਰਹਿਆ ਤਾਂ ਆਪਾਂ ਸਿਰਫ਼ makeup ਬਾਰੇ ਕਹਿ ਰਹੇ ਹਾਂ ਤਾਂ makeup ਹੀ ਕਰੂਗਾ bleach ਨਹੀਂ ਕਰੁਗਾਂ ਅਗਰ ਉਹਨੂੰ ਕਹੋਗੇ bleach ਵੀ ਕਰਨਾ ਫੇਰ ਉਹਲ ਅਲੱਗ ਤੋ add ਕਰੂਗਾ ਹਾਂ ਫੇਰ ਉਹ ਅਲੱਗ ਕਰੇਗਾ ਉੱਥੇ ਜਾਕੇ ਕਰਾਣਾ ਪੈਂਦਾ ਏ ਸਭ ਕੁੱਝ ਪਹਿਲਾਂ ਕਹਿਣਾ

ਨਹੀਂ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਨੇ bleach

ਹਾਂ gold ਦੀ Aroma ਦੀ Pure Roots ਹਰੇਕ silver ਦੀ ਹਰੇਕ ਬਹੁਤ ਵਧੀਆ ਵਧੀਆ bleach ਏ fruit ਦੀ ਵੀ ਆਂਦੀ ਏ bleach